ਅੱਜ 25 ਦਸੰਬਰ ਮਹਾਮਨਾ ਮਦਨ ਮੋਹਨ ਮਾਲਵੀਆ ਜੀ ਦੀ ਵੀ ਜਯੰਤੀ ਹੈ ਭਾਰਤੀ ਜਨਤਾ ਦੇ ਮਨਾਂ ਵਿੱਚ ਸੰਕਲਪ ਅਤੇ ਆਤਮਵਿਸ਼ਵਾਸ ਜਗਾਉਣ ਵਾਲੇ ਮਾਲਵੀਆ ਜੀ ਨੇ ਆਧੁਨਿਕ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਉਨ੍ਹਾਂ ਦੀ ਜਯੰਤੀ ਉੱਤੇ ਭਾਵਪੂਰਤ ਸ਼ਰਧਾਂਜਲੀ ਹਾਲੇ ਦੋ ਦਿਨ ਪਹਿਲਾਂ ਮਾਲਵੀਆ ਜੀ ਦੀ ਤਪੋਭੂਮੀ ਬਨਾਰਸ ਚ ਮੈਨੂੰ ਕਈ ਸਾਰੇ ਵਿਕਾਸ ਕਾਰਜਾਂ ਦਾ ਸ਼ੁਭਅਰੰਭ ਕਰਨ ਦਾ ਮੌਕਾ ਮਿਲਿਆ ਮੈਂ ਵਾਰਾਣਸੀ ਚ ਭੂ ਚ ਮਹਾਮਨਾ ਮਦਨ ਮੋਹਨ ਮਾਲਵੀਆ ਕੈਂਸਰ ਸੈਂਟਰ ਦਾ ਵੀ ਨੀਂਹ ਪੱਥਰ ਰੱਖਿਆ ਹੈ ਇਸ ਸਮੁੱਚੇ ਖੇਤਰ ਵਿੱਚ ਨਿਰਮਾਣ ਹੋ ਰਿਹਾ ਹੈ ਇਹ ਕੈਂਸਰ ਸੈਂਟਰ ਨਾ ਕੇਵਲ ਪੂਰਬੀ ਉੱਤਰ ਪ੍ਰਦੇਸ਼ ਸਗੋਂ ਝਾਰਖੰਡਬਿਹਾਰ ਤੱਕ ਦੇ ਲੋਕਾਂ ਲਈ ਵੀ ਇੱਕ ਬਹੁਤ ਵੱਡਾ ਵਰਦਾਨ ਹੋਵੇਗਾ
ਅੱਜ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਅਟਲ ਬਿਹਾਰੀ ਵਾਜਪੇਈ ਜੀ ਦਾ ਵੀ ਜਨਮ ਦਿਨ ਹੈ ਇਹ ਦੇਸ਼ ਅਟਲ ਜੀ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾ ਸਕਦਾ ਉਨ੍ਹਾਂ ਦੀ ਅਗਵਾਈ ਹੇਠ ਅਸੀਂ ਪ੍ਰਮਾਣੂ ਸ਼ਕਤੀ ਵਿੱਚ ਦੇਸ਼ ਦਾ ਸਿਰ ਉੱਪਰ ਕੀਤਾ ਪਾਰਟੀ ਆਗੂ ਹੋਵੇ ਸੰਸਦ ਮੈਂਬਰ ਹੋਵੇ ਜਾਂ ਪ੍ਰਧਾਨ ਮੰਤਰੀ ਅਟਲ ਜੀ ਨੇ ਹਰੇਕ ਭੂਮਿਕਾ ਵਿੱਚ ਇੱਕ ਆਦਰਸ਼ ਸਥਾਪਤ ਕੀਤਾ ਅਟਲ ਜੀ ਦੇ ਜਨਮ ਦਿਨ ਉੱਤੇ ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਈਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ ਇੱਕ ਕਾਰਕੁੰਨ ਹੋਣ ਦੇ ਨਾਤੇ ਅਟਲ ਜੀ ਦੇ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ ਅਨੇਕ ਯਾਦਾਂ ਅੱਖਾਂ ਦੇ ਸਾਹਮਣੇ ਉੱਭਰ ਕੇ ਆਉਂਦੀਆਂ ਹਨ ਅੱਜ ਸਵੇਰੇਸਵੇਰੇ ਜਦੋਂ ਮੈਂ ਟਵੀਟ ਕੀਤਾ ਤਾਂ ਇੱਕ ਪੁਰਾਣਾ ਵੀਡੀਓ ਵੀ ਮੈਂ ਸ਼ੇਅਰ ਕੀਤਾ ਹੈ ਇੱਕ ਛੋਟੇ ਕਾਰਕੁੰਨ ਦੇ ਤੌਰ ਤੇ ਅਟਲ ਜੀ ਦੀ ਮੋਹਵਰਖਾ ਦਾ ਸੁਭਾਗ ਕਿਵੇਂ ਮਿਲਦਾ ਸੀ ਉਸ ਵੀਡੀਓ ਨੂੰ ਵੇਖ ਕੇ ਹੀ ਪਤਾ ਚਲੇਗਾ

ਮੇਰੇ ਪਿਆਰੇ ਦੇਸ਼ ਵਾਸੀਓ ਮੈਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਦੇਸ਼ ਵਿੱਚ ਟੈਕਨਾਲੋਜੀ ਦਾ ਉਪਯੋਗ ਕਿਵੇਂ ਕਰਨਾ ਇਪੇਮੈਂਟ ਕਿਵੇਂ ਕਰਨੀ ਆਨਲਾਈਨ ਪੇਮੈਂਟ ਕਿਵੇਂ ਕਰਨੀ ਇਸ ਦੀ ਜਾਗਰੂਕਤਾ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਪਿਛਲੇ ਕੁਝ ਹੀ ਦਿਨਾਂ ਵਿੱਚ ਕੈਸ਼ਲੈੱਸ ਕਾਰੋਬਾਰ ਬਿਨਾ ਨਕਦ ਦਾ ਕਾਰੋਬਾਰ 200 ਤੋਂ 300 ਵਧਿਆ ਹੈ ਇਸ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਸਰਕਾਰ ਨੇ ਇੱਕ ਬਹੁਤ ਵੱਡਾ ਫ਼ੈਸਲਾ ਲਿਆ ਹੈ ਇਹ ਫ਼ੈਸਲਾ ਕਿੰਨਾ ਵੱਡਾ ਹੈ ਇਸ ਦਾ ਅੰਦਾਜ਼ਾ ਤਾਂ ਵਪਾਰੀ ਬਹੁਤ ਵਧੀਆ ਤਰੀਕੇ ਨਾਲ ਲਾ ਸਕਦੇ ਹਨ ਜੋ ਵਪਾਰੀ ਡਿਜੀਟਲ ਲੇਣਦੇਣ ਕਰਨਗੇ ਆਪਣੇ ਕਾਰੋਬਾਰ ਵਿੱਚ ਨਕਦ ਦੀ ਥਾਂ ਆਨਲਾਈਨ ਪੇਮੈਂਟ ਦੀ ਪੱਧਤੀ ਵਿਕਸਤ ਕਰਨਗੇ ਅਜਿਹੇ ਵਪਾਰੀਆਂ ਨੂੰ ਇਨਕਮ ਟੈਕਸ ਵਿੱਚ ਛੋਟ ਦੇ ਦਿੱਤੀ ਗਈ ਹੈ

ਮੈਂ ਪਿਆਰੇ ਦੇਸ਼ ਵਾਸੀਆਂ ਨੂੰ ਇੱਕ ਗੱਲ ਦਾ ਦਿਲੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ ਅੱਜ ਤੁਸੀਂ ਲੋਕ ਟੀ

ਰਾਹੁਲ ਨੇ 199 ਰਨਾਂ ਦੀ ਪਾਰੀ ਖੇਡੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਤਾਂ ਚੰਗੀ ਬੈਟਿੰਗ ਦੇ ਨਾਲਨਾਲ ਵਧੀਆ ਅਗਵਾਈ ਵੀ ਦਿੱਤੀ ਭਾਰਤੀ ਕ੍ਰਿਕੇਟ ਟੀਮ ਦੇ ਆਫਸਪਿਨਰ ਗੇਂਦਬਾਜ਼ ਆਰ

ਮੇਰੇ ਪਿਆਰੇ ਦੇਸ਼ ਵਾਸੀਓ 2017 ਦਾ ਸਾਲ ਨਵੀਂ ਉਮੰਗ ਅਤੇ ਉਤਸ਼ਾਹ ਦਾ ਸਾਲ ਬਣੇ ਤੁਹਾਡੇ ਸਾਰੇ ਸੰਕਲਪ ਸਿੱਧ ਹੋਣ ਵਿਕਾਸ ਦੇ ਨਵੇਂ ਸਿਖ਼ਰ ਅਸੀਂ ਪਾਰ ਕਰੀਏ ਸੁਖਚੈਨ ਦੀ ਜ਼ਿੰਦਗੀ ਜਿਊਣ ਲਈ ਗ਼ਰੀਬ ਤੋਂ ਗ਼ਰੀਬ ਨੂੰ ਮੌਕਾ ਮਿਲੇ ਅਜਿਹਾ ਸਾਡਾ 2017 ਦਾ ਸਾਲ ਰਹੇ 2017 ਦੇ ਸਾਲ ਲਈ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅਨੇਕਅਨੇਕ ਸ਼ੁਭਕਾਮਨਾਵਾਂ ਬਹੁਤਬਹੁਤ ਧੰਨਵਾਦ